ਅਲਕਾ ਨੇ ਫੇਰ ਪਤਾ ਨਹੀਂ ਕਿ ਆਖਿਆ ਕਿ ਸਮਜਾਯਾ ਤੇ ਕੁਝ ਚਿਰ ਮਗਰੋ ਕਮਰੇ ਚੇ ਖਾਣਾ ਖਾਕੇ ਦਵਿੰਦਰਬ ਸੋ ਗਿਆ ਅਲਕਾ ਵੀ ਜਾ ਸੋ ਗਈ ਭੈਣ ਨੇ ਸੋਫਾ ਸਿਧਾ ਕਰਕੇ ਕ੍ਰਿਸ਼ਨਾ ਦੇ ਸੋਣ ਲਈ ਜਗਾਹ ਬਣਾਈ ਆਪਣੇ ਹੇਠੋ ਗਦੈਲਾ ਕੱਦ ਕੇ ਸੋਫੇ ਤੇ ਵਿਸ਼ਾ ਤਾ ਆਪ ਰਸੋਈ ਚ ਜਾ ਕੇ ਚਾਅ ਬਣਾ ਕੇ ਲਿਆਈ ਆਪਣੇ ਉਪਰੇ ਦੋ ਕੰਬਲਾਂ ਵਿੱਚੋ ਇੱਕ ਕ੍ਰਿਸ਼ਨਾ ਨੂੰ ਦੇ ਦਿੱਤਾ ਸਵਾਰੇ ਦਵਿੰਦਰ ਨੂੰ ਭੁੱਲ ਈ ਚੁਕਿਆ ਸੀ ਕੇ ਰਾਤ ਉਹਨੇ ਕੇ ਆਖਿਆ ਸਵਾਰੇ ਉਹ ਕ੍ਰਿਸ਼ਨਾ ਨਾਲ ਠੀਕ ਠਾਕ ਗੱਲਾਂ ਕਰ ਰਿਹਾ ਸੀ ਓਹਦੇ ਬੱਚੇ ਨੂੰ ਆਪਣੇ ਕੁੱਤੇ ਵੇਖਾ ਰਿਹਾ ਸੀ ਦਸ ਕ ਵਜੇ ਕ੍ਰਿਸ਼ਨਾ ਦਿੱਲੀ ਨੂੰ ਮੁੜ ਗਈ ਦੁਪਿਹਰੇ ਦਵਿੰਦਰ ਜਦੋਂ ਦਫਤਰ ਤੋ ਆਇਆ ਤਾ ਭੈਣ ਵੀ ਪਟਿਆਲੇ ਜਾਣ ਲਈ ਤਿਆਰ ਬੈਠੀ ਸੀ ਤੂਸੀ ਤਾ ਦੋ ਦਿਨ ਰਹਿਣਾ ਸੀ ਦਵਿੰਦਰ ਨੇ ਪੁਛਿਆ ਭੈਣ ਨੇ ਕੋਈ ਉਤਰ ਨਾ ਦਿੱਤਾ ਨਰਾਜ ਹੋਗੀ ਦਵਿੰਦਰ ਨੇ ਜਿਵੇ ਭੈਣ ਦੀ ਨਰਾਜਗੀ ਤੋ ਖਬਰਾ ਕੇ ਪੁਛਿਆ ਨਹੀਂ ਤੇ ਤੁਸੀ ਜਾਣ ਲਈ ਕਿਉ ਤਿਆਰ ਹੋ ਰਹੇ ਭੈਣ ਉਦਾਸ ਅਵਾਜ ਚ ਆਖਿਆ ਮੈ ਨਹੀਂ ਜਾਣ ਦੇਣਾ ਤੁਹਾਨੂੰ ਮੇਰੀ ਕਸਮ ਦਵਿੰਦਰ ਬੋਲਿਆ ਅਲਕਾ ਗੱਲਾਂ ਸੁਣਦੀ ਹਮੇਸਾ ਵਾਂਗ ਚੁਪ ਰਹੀ ਅਗਲੇ ਦਿਨ ਐਤਵਾਰ ਸੀ ਦਵਿੰਦਰ ਦੁਪਿਹਰੇ ਪੀਣ ਬੈਠ ਗਿਆ ਸ਼ਰਾਬ ਨਾਲ ਰੱਜ ਕੇ ਬਿਨਾ ਕੁਝ ਖਾਕੇ ਅੰਦਰ ਜਾਕੇ ਪੈ ਗਿਆ ਰੋਟੀ ਤਾ ਖੁਆ ਦੇਣੀ ਸੀ ਭੈਣ ਨੇ ਅਲਕਾ ਨੂੰ ਆਖਿਆ ਮੇਰੇ ਆਖਿਆ ਖਾਣੀ ਐ ਆਪੇ ਖਾ ਲੈਣਗੇ ਜਦੋਂ ਭੁਖ ਹੋਈ ਅਲਕਾ ਨੇ ਜਵਾਬ ਦਿੱਤਾ ਦਵਿੰਦਰ ਅਜੇ ਸੁਤਾ ਈ ਹੋਇਆ ਸੀ ਜਦੋ ਭੈਣ ਰਿਕਸ਼ਾ ਮੰਗਵਾਕੇ ਬੱਸ ਅੱਡੇ ਉੱਪਰ ਆਗੀ ਉਹਨੇ ਪਟਿਆਲੇ ਦੀ ਬੱਸ ਫੜ ਲਈ ਉਸਨੇ ਆਖਿਆ ਕਾਫੀ ਚਿਰ ਅੰਬਾਲੇ ਨਹੀਂ ਜਾਣਾ ਪੰਦਰਾ ਵੀਹ ਦਿੰਨ ਲੰਘ ਗਏ ਕਈ ਵਾਰ ਭੈਣ ਨੂੰ ਵੀਰੇ ਦਾ ਖਿਆਲ ਆਇਆ ਫਿਕਰ ਵੀ ਲੱਗਿਆ ਪਰ ਉਹਨੇ ਮਨ ਤਗੜਾ ਰੱਖਿਆ

ਉਹ ਚੰਡੀਗੜ ਨੂੰ ਤੁਰ ਪਈ ਕਮਾਂਡ ਹਸਪਤਾਲ ਚ ਪਹੁਚ ਕੇ ਪੁਛਣ ਤੋ ਪਤਾ ਲੱਗਿਆ ਉਹ ਮੈਂਟਲ ਵਾਰਡ ਚ ਐ ਭੈਣ ਜਾਕੇ ਡਾਕਟਰ ਨੂੰ ਮਿਲੀ ਮੁਲਾਕਾਤੀਆਂ ਵਾਲੇ ਕਮਰੇ ਚ ਬੈਠੀ ਉਹਦਾ ਜੀਅ ਡੋਖੇ ਸੋਖੇ ਹੋ ਰਿਹਾ ਦਵਿੰਦਰ ਨੇ ਉਥੇ ਭੇਜਤਾ ਹਸਪਤਾਲ ਵਾਲੇ ਕੱਪੜੇ ਪਾਈ ਵੀਰੇ ਕੀ ਗੱਲ ਭੈਣ ਨੇ ਉਹਦੇ ਮੋਡੇ ਤੇ ਹੱਥ ਰੱਖ ਕੇ ਪੁਛਿਆ ਕੋਲ ਬਹਿ ਕੇ ਬੱਚਿਆ ਵਾਂਗ ਰੋ ਪਿਆ ਬੋਲਿਆ ਮੈਨੂੰ ਅਲਕਾ ਨੇ ਮਿਲਟਰੀ ਪੁਲਿਸ ਨੂੰ ਫੜਾ ਤਾ ਕਿ ਮੈ ਪਾਗਲ ਹੋ ਗਿਆ ਦਵਿੰਦਰ ਨੇ ਜਦੋ ਦੱਸਿਆ ਭੈਣ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ ਉਹ ਘਬਰਾ ਕੇ ਵੀਰੇ ਵੱਲ ਬੋਲੀ ਗੱਲ ਕੀ ਹੋਗੀ ਸੀ ਕਈ ਦਿਨ ਉਹਦਾ ਭਰਾ ਆਇਆ ਸਾਰਾ ਦਿਨ ਹਾਹਾ ਹੀਹੀ ਹੁੰਦੀ ਰਹਿੰਦੀ ਮੈਨੂੰ ਸਵੇਰ ਵੇਲੇ ਲੱਸੀ ਦਾ ਗਿਲਾਸ ਤੱਕ ਨਹੀਂ ਸੀ ਦਿੰਦੀ ਮੈ ਪਾਣੀ ਦਾ ਗਿਲਾਸ ਪੀਕੇ ਦਫਤਰ ਚਲਾ ਜਾਂਦਾ ਇੱਕ ਦਿਨ ਮੇਰਾ ਸਿਰ ਬਹੁਤ ਦੁਖਦਾ ਸੀ ਮੈ ਆਖਿਆ ਸ਼ੋਰ ਨਾ ਕਰੋ ਲੜਨ ਲੱਗ ਪਈ ਆਖੇ ਮੇਰੇ ਭੈਣ ਭਾਈ ਆਈ ਤੂੰ ਜਲ ਜਾਂਦਾ ਤੇਰੇ ਆਪਣੇ ਨੀ ਆਈ ਤੇ ਮੈ ਆਖਿਆ ਬਸਵਾਸ ਬੰਦ ਕਰ ਤੇ ਮੈਨੂੰ ਗਾਲਾ ਦੇਣ ਲੱਗ ਪਈ ਮੈ ਸੋਚਿਆ ਸਾਲਾ ਟੰਟਾ ਹੀ ਖਤਮ ਕਰਾ ਮੈ ਬੰਦੁਕ ਕੱਢ ਲਿਆ ਤੇ ਹੁਣ ਦੱਸ ਕੀ ਆਖਦੀਏ ਕਮੀਨੀ ਅੋਰਤ ਨੇ ਮੁੰਡਾ ਮੋਹਰੇ ਕਰਤਾ ਬੀ ਇਹਨੂੰ ਤਾਨੀ ਮਾਰੂਗਾ ਭਰਾ ਨੇ ਆਕੇ ਬੰਦੂਕ ਖੋਲੀ ਮੈ ਪੀਤੀ ਸੀ ਸਾਰਿਆ ਨੇ ਰੱਲ ਕੇ ਰੱਸਿਆ ਨਾਲ ਨੁਰਹਯਾ ਫਿਰ ਲੱਤਾ ਉਤੇ ਸੋਟੀਆਂ ਮਾਰੀਆਂ ਮੇਰੇ ਮੁੰਹ ਚ ਵੀ ਕੁਛ ਪਾਉਣ ਲੱਗੀ ਸੀ ਮੈ ਉਚੀ ਉਚੀ ਹਾਕਾ ਮਾਰੀਆਂ ਲੋਕੋਂ ਮੈਨੂੰ ਬਚਾ ਲੋ ਭੱਜ ਕੇ ਕਮਾਂਡਰ ਦੇ ਚਲੀ ਗਈ ਕਿ ਮੈ ਪਾਗਲ ਹੋ ਗਿਆ ਸਾਰੇ ਟੱਬਰ ਨੂੰ ਜਾਨੋ ਮਾਰਨ ਲੱਗਿਆ ਸੀ ਉਹਨੇ ਮਿਲਟਰੀ ਪੁਲਿਸ ਭੈਜਤੀ ਜਬਰਸਤੀ ਮੈਨੂੰ ਬੰਨ ਕੇ ਲੈ ਆਏ ਸਾਰੀ ਰਾਤ ਹਸਪਤਾਲ ਚ ਬਨੀ ਰੱਖਿਆ ਅਗਲੇ ਦਿਨ ਉਸੇ ਤਰਾ ਪੈਰੇ ਲਾਕੇ ਇਥੇ ਕਮਾਂਡ ਹੋਸਪੀਟਲ ਚ ਛੱਡਗੇ ਬਹੁਤ ਘੱਟ ਬੋਲਣ ਵਾਲੇ ਦਵਿੰਦਰ ਨੇ ਇਕੋ ਸਾਹ ਸਾਰਾ ਦੱਸਤਾ ਪਰ ਤੂੰ ਪਾਗਲ ਤਾਂ ਹੈਨੀ ਭੈਣ ਨੇ ਇੱਕ ਦਮ ਪੀਲੇ ਪੈ ਦਵਿੰਦਰ ਦੇ ਮੁੰਹ ਵੱਲ ਝਾਕ ਕੇ ਖਿੜ ਖਿੜੀ ਅਵਾਜ ਚ ਆਖਿਆ ਪਰ ਇਹ ਤਾ ਸਮਝਦੇ ਇਸੇ ਲਈ ਮੈਂਟਲ ਅਵਾਰਡ ਚ ਰੱਖਿਆ ਹੋਇਆ ਆਲੋ ਦੁਆਲੇ ਪਾਗਲ ਹੀ ਪਾਗਲ ਹਸਪਤਾਲ ਚ ਪੈਰਾ ਲਾਕੇ ਰੱਖਿਆ ਜਾਂਦਾ ਬਾਹਰ ਨੀ ਜਾ ਸਕਦੇ ਫੋਨ ਨੀ ਕਰ ਸਕਦੇ ਹਰ ਰੋਜ ਉਹ ਆਪਣੇ ਘਰ ਸੁਖੀ ਰਹੇ

ਮੇਰੇ ਜੀਅ ਨੂੰ ਕੁਛ ਹੋਣ ਲੱਗ ਜਾਂਦਾ ਦਵਿੰਦਰ ਨੇ ਅੱਖਾ ਭਰ ਕੇ ਦੱਸਿਆ ਛੱਡ ਨਾ ਤੂੰ ਘੱਟ ਤਾ ਕਰਦੇ ਘੱਟ ਕਰਾ ਫਿਰ ਨੀਂਦ ਨੀ ਆਉਂਦੀ ਤੂੰ ਉਝ ਵੀ ਸਾਰੀ ਰਾਤ ਵੜਾਉਂਦਾ ਰਹਿੰਦਾ ਸਾਰੀ ਰਾਤ ਪਤਾ ਨੀ ਮੈ ਕਿਸ ਚੀਜ ਤੋਂ ਡਰ ਭੱਜਿਆ ਫਿਰਦਾ ਰਹਿੰਦਾ ਮੇਰਾ ਜੀਅ ਨੂੰ ਕੁਸ਼ ਹੋਣ ਲੱਗ ਜਾਂਦਾ ਦਵਿੰਦਰ ਨੇ ਅੱਖਾਂ ਭਰ ਕ ਦੱਸਿਆ ਕਦੇ ਤਾ ਬੰਗਲਾ ਦੇਸ਼ ਵਾਲੀ ਲੜਾਈ ਚ ਪਹੁੰਚ ਜਾਂਦਾ ਕਦੇ ਉਹੀ ਪੁਰਾਣੀ ਗੱਲ ਯਾਦ ਆ ਜਾਂਦੀ ਐ ਜਿਵੇ ਅਜੇ ਵੀ ਮੈ ਸੱਤ ਅੱਠ ਸਾਲਾਂ ਦਾ ਹੀ ਹੋਮਾ ਜਿਵੋ ਕੋਈ ਮੈਨੂੰ ਚੁਕ ਕੇ ਲੈ ਜਾਏਗਾ ਮਾਰ ਦੇਗਾ ਕਦਿ ਮੇਨੂੰ ਬਾਪੂ ਜੀ ਯਾਦ ਆਉਂਣ ਲੱਗ ਜਾਂਦੇ ਐ ਕਦੇ ਕਦੇ ਮੈ ਸਾਰੀ ਰਾਤ ਬੀਜੀ ਨੂੰ ਟੋਲਦਾ ਫੀਰੀ ਜਾਂਦਾ ਸਵੇਰੇ ਜਦੋਂ ਜਾਗ ਆਉਂਦੀ ਐਮੈ ਬਹੁਤ ਥੱਕਿਆ ਹੁੰਦਾ ਦਵਿੰਦਰ ਨੇ ਦੱਸਿਆ ਹੁਣ ਤਾ ਵੀਰੇ ਤੂੰ ਕਾਰ ਲੈਲੈ ਜਦੋ ਜੀਅ ਕੀਤਾ ਤੂ ਆਗਿਆ ਭੈਣ ਜਦੋ ਆਖਿਆ ਦਵਿੰਦਰ ਨੂੰ ਇਹ ਗੱਲ ਬੜੀ ਪਸੰਦ ਆਈ ਉਹ ਹੈਰਾਨ

ਹਾਂ ਕਿ ਕਹਿਣ ਦੀਆ ਹੀ? ਬੰਦਾ phone ਆਉਣ ਦੀਆ ਹੀ

ਕੀ phone ਦੀ photo ਪਾ ਦੋ ਨਹੀਂ ਆਂਦਾ ਸਾਫ ਆਂਦੀ ਤੁਹਾਨੂੰ ਪਤਾ ਬਈ ਆਂਦਾ ਫੋਟੋਵਾਂ ਫਾਟਵਾਂ ਖਿੱਚਣੀਆਂ ਹੁੰਦੀਆਂ ਮੈਂ ਉਹ ਤੇ ਗੱਲ ਹੈਗੀ ਆਂ ਤੈਨੂੰ ਪਤਾ ਈ ਆ ਫੋਟੋਵਾਂ ਤੇ ਜਰੂਰੀ ਆ ਕੈਮਰਾ ਇਕ ਈ ਚੱਲ ਵਧੀਆ ਚੱਲੀ ਜਾਏ ਚਾਹੇ ਅਗਲਾ ਜਾਂ ਪਿਛਲਾ

ਉਹ ਆਂਦਾ ਮੈਂ ਵੇਖੀ ਆ ਤੇ clarity ਹੈਨੀ phone ਦੀ

ਆਹੋ ਤੇ ਉਹ ਕਹਿੰਦਾ ਬਈ ਚਲ ਮੈਂ ਵੇਖ ਕੇ ਦੱਹਦਾ ਮੈਂ ਹਾਂ ਚੱਲ ਦੱਹ ਦੀ ਕਿਹੇ ਹੋਰ ਨੂੰ ਪੁੱਛ ਕੇ

ਆਹੋ ਤੇ ਆਂਦਾ ਚੱਲ ਮੈਂ ਪਤਾ ਕਰ ਕੇ ਦੱਸਾਂਗਾ ਹੋਰ ਕੋਈ

ਆਹੋ ਤੇ ਵੇਖ ਲੋ ਜੇ ਬੰਦਗੀ ਤੇ ਜਾਣਾ ਜੇ ਤੁਹੀ ਵੀ ਜਾਣਾ ਨੌ ਤਰੀਕ ਤੇ ਆ

ਅਜਨਾਲੇ ਵੱਲ ਨੂੰ ਤੇ ਨਿਕਲਣਾ ਉਦੋਂ ਹੀ ਨਿਕਲਾਗੇ ਮੈਂ ਤੇ ਆਣ ਦਿਆਂ

ਯਾਰ ਮੇਰਾ ਤਾ ਇਰਾਦਾ ਵਾ ਬਈ ਚੱਲ ਨਾਲੇ ਸੇਵਾ ਦੀ ਸੇਵਾ ਹੈਪੀ ਨੂੰ ਪੁੱਛਲਾਂਗੇ ਬਈ ਕਰਲਾ ਤੇ ਮੰਨ ਲਾ ਬੀ ਇਕ ਬੰਦਾ ਜੇ ਤਿੰਨ ਸੌ ਰੁਪਇਆ ਵੀ ਕਰਾਂਗੇ ਤਾਂ ਪੰਜਾਹ ਬੰਦੇ ਅਰਾਮ ਨਾਲ ਹੋ ਜਾਣੇ ਹਾਜੀ ਹਾਂਜੀ ਨਾਵੇ ਬਥੇਰੇ ਬੰਦੇ ਚਲ ਜਾਣੇ ਨਾਲੇ ਇਹਨੂੰ ਵੀ ਦਿਹਾੜੀ ਪੈ ਜੂਗੀ ਤੇ ਨਾਲੇ ਆਪਣਾ ਰੱਬ ਦਾ ਨਾਂ ਵੇਖ ਆਊਗਾ

ਤੀਹ ਤੇ ਮੰਨ ਲਾ ਤਿੰਨ ਹਜਾਰ ਨੂੰ ਛੇ ਤੇ ਨੌ ਹਜਾਰ ਬਣਦਾ ਤਿੰਨ ਹਜਾਰ ਦਾ ਤੇਲ ਹੀ ਲਾ ਲਾ ਤੂੰ ਤਿੰਨ ਦਾ ਨੀ ਲੱਗਦਾ ਚੱਲ ਤਿੰਨ ਦਾ ਲਾ ਲਾ ਤੂੰ

ਆਹੋ ਵੇਖਾ ਜਾ ਮੁੱਕਦਾ ਕੰਮ ਥੋੜਾ ਜਾ ਇਕ ਤੇ ਓਹ ਤਿੰਨ ਤਰੀਕ ਤੋਂ ਬਾਅਦ ਕਰਾਂਗੇ ਇਹਦੇ ਨਾਲ ਸਲਾਹ ਬਈ ਜਾਣਾ ਈ ਭਾ ਆਹੋ ਚੱਲ ਪੁੱਛ ਲਿਓ ਨਾ ਹੋਵੇ ਤੇ ਮੈਂ ਵੀ ਆਪਣੇ ਘਰਦਿਆਂ ਨੂੰ ਲੈ ਜਾ ਗਾ ਨਾਲ ਆਹੋ ਇਕ ਬੰਦੇ ਦਾ ਚੱਲ ਦੋ ਸੌ ਰੁਪਿਆਂ ਵੀ ਲੂਗਾ ਤਿੰਨ ਸੌ ਵੀ ਲਲੂਗਾ ਚੱਲ ਪਹਿਲੋਂ ਜਮਾ ਕਰਾਵਾਂਗੇ ਨਾ ਅਗਲੇ ਨੂੰ ਪਤਾ ਹਉਗਾ ਕਿ ਲੈ ਬਈ ਐ ਐ ਬੰਦੇ ਜਾਣੇ ਜੇ

ਵਧਿਆ ਰਹਿ ਜੂਗਾ ਅਜਨਾਲਾ ਕਿੰਨਾ ਕਿੰਨੇ ਕਿਲੋਮੀਟਰ ਪੈ ਜਾਂਦਾ ਭਾਜੀ ਇਹ ਮੇਰਾ ਹਿਸਾਬ ਨਾਲ ਚਾਲੀ ਪੰਜਾਹ ਦੇ ਲਾਗੇ ਹੈਗਾ ਅੱਛਾ ਅੱਛਾ ਚਾਲੀ ਪੰਜਾਹ ਕਿਲੋਮੀਟਰ ਆਹੋ ਚਾਲੀ ਦੇ ਲਾਗੇ ਤੇ ਅਰਾਮ ਨਾਲ ਹੈਗਾ ਮੈਨੂੰ ਪਤਾ ਇੰਨਾ ਇਹ ਫਿਰ ਭਾਜੀ ਦੋ ਸੌ ਰੁਪਇਆ ਨੀ ਵਾਰਾਂ ਖਾਣਾ ਮੇਰੇ ਹਿਸਾਬ ਨਾਲ ਉਹਨੂੰ

ਹਾਂ ਤਿੰਨ ਕਿ ਸੌ ਰੁਪਿਆ ਖਾ ਜੂਗਾ ਵਾਰਾ ਬਈ ਜਾ ਜਾਣਾ ਵੀ ਤੇ ਲਿਆਉਣਾ ਵੀ

ਹਾਂਜੀ ਤੇ ਪਹਿਲਾ ਇਹ ਵੇਖ ਲਿਉ ਨਾ ਬਈ ਕਿੰਨੇ ਬੰਦੇ ਹੁੰਦੇ ਆ ਉਹ ਨਾ ਹੋਵੇ ਮੁੜਕੇ ਦਹ ਕਿ ਜਾਣੇ ਹੋਣ ਤੇ ਮੁੜਕੇ ਅਗਲੇ ਦਾ ਕਿਰਾਇਆ ਭਾੜਾ ਵੀ ਨਾ ਪੂਰਾ ਤੇਲ ਖਰਚਾ ਵੀ ਨਾ ਪੂਰਾ ਹੋਵੇ ਨਹੀਂ ਤੇ ਬੰਦਗੀ ਹੈਗੀ ਵੀਹ ਤਰੀਕ ਤੇ ਆਪਾ ਇਹਨਾਂ ਸੋਲਾਂ ਪੰਦਰਾਂ ਤੇ ਸੋਲਾਂ ਤੇ ਸਤਾਰਾਂ ਤੇ ਸਾਰਿਆਂ ਦੇ ਕੰਨੀ ਕੱਢ ਦੇਣਾ ਬਈ ਜਾਣਾ ਜੇ ਤੇ ਪੈਹੇ ਜਮਾ ਕਰਾ ਦਿਓ ਵੀ ਜਿਹਨੇ ਜਿਹਨੇ ਜਾਣਾ ਹਾਂ ਮੈਂ ਕਿਹਾ ਪਹਿਲਾਂ ਵੀ ਵੇਖ ਲਿਉ ਨਾ ਬਈ ਪੈਹੇ ਪੈਹੇ ਜੇ ਵੱਧ ਹੋ ਜਾਣਗੇ ਮੰਨ ਲਿਓ ਬਈ ਜਿਆਦਾ ਜਾਣੇ ਹੋਣਗੇ ਤੇ ਫਿਰ ਤੁਹੀ ਕਹਿ ਦਿਓ ਓਹਨੂੰ ਵਲੋ ਤੇ ਜੇ ਘੱਟ ਜੇ ਘੱਟ ਹੋਣਗੇ ਤੇ ਫਿਰ ਹੋਰ ਗੱਡੀ ਕਰਾ ਲਿਓ ਕੋਈ ਨਾ ਨਾ ਫਿਰ ਹੱਥੋ ਮੋੜੇ ਦੇਣੇ ਆ ਫਿਰ ਜਾ ਜਿਥੇ ਮਰਜੀ ਜਾਣਾ ਮੈਂ ਤੇ ਵੇਖਾਗਾ ਫਿਰ ਮੋਟਰਸਾਈਕਲ ਤੇ ਕੱਢਣ ਵਾ ਤਿਆਰੀ

ਆਹੋ ਚੱਲ ਵੇਖ ਲਿਉ ਜਿੱਦਾ ਸੂਤ ਪਊਗਾ ਹਮ ਕਿਉਕਿ ਫਿਰ ਯਾਰ ਅਹ ਤੈਨੂੰ ਪਤਾ ਕਈ ਬੰਦੇ ਹੈਗੇ ਸਾਡੇ ਪਿੰਡ ਵਿਚ ਇੱਦਾਂ ਦੇ ਜਿਹੜੇ ਮੁੜਕੇ ਕਹਿ ਦਿੰਦੇ ਜਾਣਾ ਜਾਣਾ ਮੁੜਕੇ side ਤੇ ਕਹਿ ਦਿੰਦੇ ਆਪਾ ਨੀ ਜਾਣਾ ਤੇ ਕਈ ਵੇਲੇ ਕਹਿ ਦਿੰਦੇ ਞਹੀਂ ਕੋਈ ਨੀ ਦਿੰਨੀ ਕਰਾਇਆ ਦਿਨੀ ਮੈਂ ਫਿਰ ਕੰਮ ਖਰਾਬ ਨਹੀਂ ਆਹੋ ਇਹ ਮੁੜਕੇ ਪੈਰ ਦੇ ਪੈਰ ਕਈ ਦਾ ਕੋਈ ਨੀ ਯਾਰ ਅਹੀ ਕਰਲਾਂਗੇ ਹੈਪੀ ਨਾਲ

ਹੈਪੀ ਦਾ ਤੁਹਾਨੂੰ ਨੰਬਰ ਮੁੜਕੇ ਉਹਨੂੰ ਕਿਹਨੇ ਦਿਨੇ ਵਿਚਾਰੇ ਨੂੰ ਨਾ ਨਾ ਪਹਿਲਾਂ ਹੀ ਕਰਕੇ ਦੇਣੇ ਤਿਆਰ ਭਾ ਪਹਿਲਾਂ ਹੀ ਦੇਣੇ

ਨਹੀਂ ਪਹਿਲਾਂ ਹੀ ਬੰਦਿਆਂ ਦਾ ਪਤਾ ਹੋਵੇ ਬਈ ਇੰਨਿਆਂ ਬੰਦਿਆਂ ਨੇ ਜਾਣਾ ਵਾਂ ਤੇ ਇੰਨੇ ਪੈਹੇ ਬਣਗੇ ਆ ਅਗਲੇ ਨੂੰ ਵੀ ਪਤਾ ਹੋਉਗਾ ਬਈ ਠੀਕ ਆ ਯਾਰ ਮੇਰਾ ਖਰਚਾ ਮੇਰਾ ਤੇਲ ਖਰਚਾ ਨਿਕਲਣ ਦਿਆ ਵਾ ਮੇਰੀ ਦਿਹਾੜੀ ਬਚਣ ਦਈ ਆ ਆਹ ਤੇ ਫਿਰ ਹੀ ਅਗਲਾ ਜਾਊਗਾ ਨਹੀ ਤੇ ਇੱਦਾ free ਸੇਵਾ ਬਾਊ ਤੈਨੂੰ ਪਤਾ ਕੋਈ ਕਿੰਨਾ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਆ ਬਿਲਕੁਲ free ਸੇਵਾ ਨਾਲੇ ਯਾਰ ਕੋਈ ਵੀ ਆ ਨਹੀਂ ਹੁੰਦੀ ਹਾਂਜੀ

ਮੈਂ free ਸੇਵਾ ਨਹੀਂ ਹੁੰਦੀ ਫਿਰ ਵੀ ਤੁਹਾਨੂੰ ਪਤਾ ਈ ਆ ਭਾਵੇਂ ਰੱਬ ਦਾ ਨਾਂ ਕੋਈ ਆ ਤੁਹਾਨੂੰ ਪਤਾ ਫਿਰ system ਵੀ ਇਹੋ ਜਿਹਾ ਸੰਦ ਜਿਹਨੇ ਆਪਣਾ ਯਾਰ ਸੰਦ ਵੀ ਭੰਨਣੇ ਤੇ ਇੰਨੀ public ਨੂੰ ਖੜਨਾ ਨੇਰੇ ਲਿਆਉਣਾ ਵੀ ਬੜੀ tension ਹੁੰਦੀ ਤੁਹਾਨੂੰ ਪਤਾ driver ਬੰਦੇ ਦੀ

ਆਹ ਜੇ ਅਗਲੇ ਨੂੰ ਦਿਹਾੜੀ ਵੀ ਨਾ ਪਵੇ ਤੇ ਕੀ ਫਾਇਦਾ

ਹਾਜੀ ਬਾਕੀ ਪਤਾ ਕਰ ਲਿਉ ਕੀ ਆਂਦਾ ਵਾ

ਆਹੋ ਮੈਂ ਭਲਕੇ ਪੁਛੁਗਾ ਬੰਦਿਆਂ ਨਾਲ ਸਲਾਹ ਦੇ ਨਾਲ ਈ ਜਾਣਾ ਵਾ ਕਿ ਇੱਦਾਂ ਥੋੜੀ ਜਾਣਾ ਕੱਲਿਆਂ ਕੱਲਿਆਂ ਕੱਲਾ ਬੰਦਾ ਹਾਜੀ ਹਾਜੀ ਕੱਲਾ ਤਾਂ ਔਖਾ ਹੋ ਜਾਂਦਾ

ਕੱਲਿਆਂ ਦਾ ਔਖਾ ਹੋ ਜਾਂਦਾ ਵਾ

ਹੈ ਉਦਾ ਤੁਹਾਨੂੰ ਪਤਾ ਹੀ ਆ ਹਾਂਜੀ ਕਰਾਗੇ ਸਲਾਹ ਬੰਦਿਆਂ ਨਾਲ ਸਾਰਿਆਂ ਨਾਲ ਕੀ ਆਂਦਾ ਆ

ਹਮ ਘੋੜਾ ਵੀ ਕਹਿਣ ਦਿਆਂ ਹੀ ਹਾਡੇ ਪਿੰਡ ਜਿਹੜਾ ਘੋੜਾ ਵਾ ਉਹ ਜਿਹੜਾ ਪਰਗਟ ਦਾ ਮੁੰਡਾ

ਉਹ ਵੀ ਕਹਿਣ ਦਿਆਂ ਜਾਣਾ ਮੈਂ ਹਾਂ ਤੇਰੇ ਮਗਰ ਰੇੜਾ ਪਾ ਲੈਣੇ ਸਗੋਂ ਤੈਨੂੰ ਮਹਿ ਤੈਨੂੰ ਤੈਨੂੰ ਮਹਿ ਚੱਟਣ ਵਾਸਤੇ ਪਾਲਿਆਂ ਵਾ ਤੇਰੇ ਮਗਰ ਪਾ ਲੈਣੇ ਰੇਹੜਾ

ਆਹ ਵੇਖ ਲਿਉ ਪੁੱਛ ਕੇ

ਆਹੋ ਤੇ ਕੇਚਾਈ ਕਰ ਦੁਗਾ ਤੇ ਫਿਰ ਕੀ ਆ ਉਹ ਤੇ ਦੋ ਚਾਰ ਦਿਨ ਚਨੇ ਚੁਨੇ ਚਾਰ ਦੀਨੇ ਇਹਨੂੰ

ਹਮ ਨਾ ਚਲੂ ਗਏ ਤੇ ਫਿਰ ਪੁਰਾਣੀ ਤੇ ਚਲਾਵਾਂਗੇ ਆਹੋ ਉਹ ਤੇ ਫਿਰ ਛਮਕ ਰੱਖਣੀ ਪੈਣੀ ਲਾਗੇ ਆਹੋ ਇੱਦਾਂ ਤੇ ਘੋੜੇ ਥੋੜਾ ਇੱਦਾਂ ਮੰਨਦੇ ਹੁੰਦੇ ਤੈਨੂੰ ਪਤਾ ਆਵੇ ਇੰਨਾ ਚਿਰ ਹੋ ਗਿਆ ਨੂੰ ਜੇ ਆਹੋ ਜੇ ਕੰਮ ਨਹੀਂ ਕੱਢਣੇ ਤੇ ਕੱਢਣੇ ਕਦੋਂ

ਹਮ ਚਲੋ ਹੋਰ ਵਧੀਆ ਵਧੀਆ ਤੁਸੀ ਸੁਣਾਓ ਹਮ ਕਿੱਦਾਂ ਹੋ ਆਇਆ ਨੁਸ਼ਹਿਰੇ ਜਾਣਾ ਹੀ ਨਹੀਂ ਨਹੀ ਹਾਲੇ ਨੀ ਗਿਆ ਮੈਂ ਯਾਰ ਜਾਣਾ ਤੁਹੀ ਆਹੋ ਜਾਣਾ ਤੇ ਹੈ ਵਾਂ ਮੀਂਹ ਮਾਹ ਆਉਣ ਦਿਆ ਵਾ ਮੀਂਹ ਹਟਦਾ ਫਿਰ ਵੇਖਦੇ

ਮੀਂਹ ਹਟਦਾ ਤੇ ਦੇਖਦੇ ਆ ਮੀਂਹ ਬੜਾ ਪੈਣ ਦਿਆਂ ਈ ਗੁਰੂਆਂ

ਹਮ ਮੀਂਹ ਹੱਟੇਗਾ ਫਿਰ ਜਾ ਵੱਜਾਗੇ ਆਹੋ ਚੱਲ ਚੱਲਜਾ ਗੇ bike ਹੋਣੀ ਤੁਹਾਡੇ ਤੋਂ

ਮੋਟਰਸਾਈਕਲ ਮੈਂ ਹਾ ਹੋਣਾ ਕੋਲ ਹੀ ਤੁਹਾਡੇ ਉਹਦੇ ਤੇ ਚਲ ਜਾ ਗੇ ਆਹੋ ਇਹ ਵੇਲੇ ਜਾਣਾ ਹੁੰਦਾ ਮੈਂ juice ਜਾਸ ਜਾਸ ਪੀ ਕੇ ਆਉਣਾ ਹੁੰਦਾ ਵਾ ਕੇਲੇ ਕੁਲੇ ਖਾ ਕੇ ਆਉਣੇ ਹੁੰਦੇ ਪਕੌੜੇ ਠੀਕ ਆ ਠੀਕ ਆ juice ਜਾਸ daily ਪੀ ਫਿਰ ਕੇਲੇ ਖਾਣੇ ਹੁੰਦੇ ਚਾਰ ਕਿ ਪੰਜ ਕੇਲੇ ਖਾਣੇ ਹੁੰਦੇ juice juice ਦੇ ਦੋ ਗਲਾਸ ਪੀਣੇ ਹੁੰਦੇ

ਆਹੋ ਦੋ ਗਲਾਸ ਜੂਸਾਂ ਦੇ ਪੀ ਲਈਦੇ ਚਾਰ ਕੇਲੇ ਕੂਲੇ ਖਾ ਕੇ ਠੀਕ ਆ ਤੇ sister sister ਯਾਰ ਅਜੇ ਛੋਟੀ ਆ ਨਾ sister ਹਜੇ ਰੋਟੀ ਰਾਟੀ ਨੀ ਪੱਕਦੀ

ਹਾ ਉਹਦੀਆਂ ਲੱਤਾਂ ਥੋੜੀਆਂ ਜਿਹੀਆਂ ਟੁੱਟੀਆਂ ਵਾ ਵਿੰਗੀਆਂ ਵਾ ਲੱਤਾਂ ਉਹਦੀਆਂ ਥੋੜੀਆਂ ਜਿਹੀਆਂ ਤੇ ਤੁਰਿਆ ਨੀ ਜਾਂਦਾ ਸਹੀ

ਹਾਂ ਤੇ ਇਕ ਨੂੰ ਤੇ ਖੰਘ ਆਉਦੀ ਰਹਿੰਦੀ ਉਹ ਲੰਮੇ ਪਿਆ ਰਹਿੰਦਾ ਖੰਘਦਾ ਰਹਿੰਦਾ ਵਾ ਅੱਛਾ ਕਿਹੜਾ ਵੱਡਾ ਵੱਡਾ ਤੁਹਾਡੇ ਤੋਂ ਆਹੋ ਖੰਘ ਖੰਘ ਕੇ ਉਹਨੂੰ ਸੁਕ ਗਿਆ ਥੋੜਾ ਜਿਹਾ ਠੀਕ ਆ ਤੇ ਉਹ ਮੈਂ ਸੁਣਿਆ ਉਹਦੀ ਮਾਤਾ ਵੀ ਥੋੜਾ ਦੂਜੇ ਚੱਕਰਾਂ ਵਿਚ ਪੈਂਦੀ ਆ ਤਾਂ ਹੀ ਹਣਾ ਬਿਮਾਰੀਆਂ ਜੋਰ ਪਾਉਦੀਆਂ ਆਹੋ ਉਹਨੂੰ ਹੁਣ ਥੋੜੇ ਕਿ ਚਿਰਾਂ ਤੱਕ ਮੇਰੇ ਹਿਸਾਬ ਨਾਲ ਵਾਲੀ ਐ ਪੁਰਾਣੀ ਪਤਾ ਨੀ ਕਦੋਂ ਵਗ ਜਾਂਦੀ

ਆਹੋ ਬਸ ਤਿਆਰੀਆਂ ਈ ਆ ਆਂਦੇ ਨਾ ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ ਆਉਦਾ ਹੁਣ ਸਾਧ ਦਾ ਦਿਨ ਆਉਣ ਵਾਲਾ ਪਤਾ ਨੀ ਕਿੱਦਣ ਆਉਣਾ ਠੀਕ ਆ ਉਹ ਚੌਵੀ ਘੰਟੇ ਆਂਦੇ ਮਾੜਾ ਹੀ ਸੋਚਦੀ ਰਹਿੰਦੀ ਲੋਕਾਂ ਦਾ ਆਹੋ ਮੈਂ ਵੀ ਪੁਰਾਣੀ ਰੱਖਤੀ ਹੁਣ ਐ ਜਰਾ ਘੜ ਕੇ gate ਦੇ ਨਾਲ ਹੀ ਰੱਖੀ ਤੇ ਇਕ ਅੰਦਰ ਰੱਖੀ

ਹਾਂ ਉਹਨੂੰ ਮੈਂ ਕਹਿਣਾ ਬਈ ਜਦੋਂ ਦੀ ਨਾਲ ਦੀ ਨੀ ਇਥੇ ਤੂੰ ਨੀ ਆਉਦਾ ਹਣਾ

ਹਾਂ ਹਾਂ ਹੋਰ ਵਧੀਆ ਵਧੀਆ ਤੁਸੀ ਸੁਣਾਓ ਠੀਕ ਠਾਕ ਪਿੰਡ ਮਾਹੌਲ ਹਾ ਵਧੀਆ ਵਧੀਆ ਮਾਹੌਲ ਵੀ

ਗਰਮੀ ਹਲੇ ਤੇ ਯਾਰ ਮੌਸਮ ਅੱਜ ਤੇ ਠੰਡਾ ਈ ਆ ਗਰਮੀ ਤੇ ਹਲੇ ਠੀਕ ਠਾਕ ਈ ਆ ਹਲੇ ਦੱਸੂਗੀ ਜਲਵਾ ਗਾੜੀ ਜਾ ਕੇ ਇਹ ਹਜੇ ਜਿਹੜਾ ਮੀਹ ਪੈਣ ਦਿਆ ਇਹਨੇ ਉਨੀ ਜਿਆਦਾ ਗਰਮੀ ਵਧਾਉਣੀ ਹਾਂਜੀ ਹਾਂਜੀ ਹਾਂਜੀ ਬਿਲਕੁਲ

ਆਹੋ ਹਜੇ ਤੇ ਮਾੜਾ ਮੋਟਾ ਰੰਗ ਹੀ ਵਿਖਾਉਣ ਦਈ ਕਿ ਮੈਂ ਆਉਣ ਵਾਲੀ ਜੇ ਹੋ ਜਾਉ ਤਗੜੇ ਤੁਹਾਡੇ ਤੇ ਇੱਥੇ ਰਜਾਈਆ ਕਹਿੰਦੇ ਲੈ ਲੋ ਠੰਡ ਪੈ ਲੱਗ ਪੈਣੀ ਫਿਰ ਆਪਾ ਤਾ ਰਜਾਈਆ ਵੀ ਰੱਖਤੀਆਂ ਹਮ ਤੁਹਾਡੇ ਹਿਧਰ ਕਿੱਦਾਂ ਵਾ ਗਰਮੀ ਵਿਚ ਠੰਡ ਪੈਂਦੀ ਕਿ ਗਰਮੀਆਂ ਵਿਚ ਠੰਡ ਪੈਂਦੀ

ਨਹੀਂ ਨਹੀਂ ਹਾਡੇ ਗਰਮੀਆਂ ਵਿਚ ਠੰਡ ਪੈਂਦੀ ਆ ਤੇ ਜਦੋ ਹਿਧਰ ਤੁਹਾਡੇ ਸਿਆਲ ਹੁੰਦਾ ਵਾ ਉਦੋ ਗਰਮੀ

ਹਮ ਮੌਸਮ ਹੋਣ ਦਿਆਂ ਨਾ ਹੁਣ ਹੁਣ ਠੰਡ ਹੋ ਗਈ ਵੀ ਰਜਾਈਆ ਰਜੁਈਆਂ ਦਏ ਆ ਲੋਕੀ ਕੱਢਣ ਠੀਕ ਆ ਤੇ ਹੁਣ ਫਲ ਫੁਲ ਦਾ ਕਿੱਦਾ ਜੇ ਫਲ ਫੁਲ ਲੱਗਾ ਵਾ ਫਲ ਫੁਲ ਲੱਗਾ ਬਹੁਤ ਜਿਆਦਾ ਵਾ ਹਾ ਤੋੜ ਕੇ ਲੈ ਗਏ ਸੰਤਰੇ ਤੇ ਕੇਲੇ ਵੀ ਲੈ ਗਏ ਲੋਕੀ ਤੋੜ ਕੇ ਠੀਕ ਆ ਕਹਿੰਦੇ ਆੜੂਆਂ ਦੇ ਬੂਟੇ ਵੀ ਲਾਏ ਤੁਹੀ ਆਹੋ ਆੜੂਆਂ ਦੇ ਬੂਟੇ ਲਾਏ ਉਹ ਤੋੜਨੇ ਨੀ ਨਾ ਪੈਂਦੇ ਉਹ ਕਰ ਦਈ ਦੇ ਟੀਨਾਂ ਪਾਈਆ ਨਾ ਕੰਧ ਦੇ ਉਤੇ

ਤੇ ਗਲੀ ਵੱਲ ਨੂੰ ਟੀਨਾਂ ਜਿਹੜੀਆਂ ਨਾ ਢੇਡੀਆਂ ਕੀਤੀਆਂ ਵਾ ਜਿਹੜੇ ਆਲੂ ਪੱਕਦੇ ਆ ਉਹ ਡਿਗ ਕੇ ਆਪੇ ਚਲ ਜਾਂਦੇ ਅਗਲੇ ਪਾਸੇ ਵਧੀਆ ਵਧੀਆ ਜੁਗਾੜ ਲਾਇਆ ਭਾਜੀ ਫਿਰ ਆਹੋ ਆਹੋ ਉਹ ਤੋੜਨ ਦੀ ਲੋੜ ਨੀ ਨਾ ਪੈਂਦੀ ਠੀਕ ਆ ਬਈ ਖੇਚਲ ਨੀ ਕਰਨੀ ਪੈਂਦੀ ਆਹੋ ਜੁਗਾੜ ਹੀ ਇਦਾ ਦਾ ਕਰ ਛੱਡਿਆ ਆਪ ਹੀ ਠੀਕ ਆ ਵਧੀਆ ਚੀਜ ਬਣਾਈ ਆ ਫਿਰ ਕੰਮ ਕਿ ਜੁਗਾੜ ਤੇ ਆਹੋ ਜਿੱਦਾ ਇੱਦਾਂ ਤਾਹ ਚੜ ਕੇ ਇਕ ਤੋੜੀਏ ਨਾ ਤੇ ਉਹ ਫਿਰ ਨਾਲ ਦਹ ਹੋਰ ਟੁੱਟਦੇ ਆ ਉਹ ਟੀਨ ਕੀਤੀ ਇਕ side ਜਿਹਨੂੰ ਥੱਲਿਓਂ ਦੀ ਰੁੱਖ ਦੇ ਥੱਲਿਓਂ ਦੀ ਨੰਗਾ ਕੇ ਜਿਹੜਾ ਟੁੱਟਦੇ ਆ ਨਾ ਉਹ ਫਿਰ ਆਪਣੇ ਆਪ ਹੀ ਅਗਲੇ ਪਾਸੇ ਟੋਕਰੀ ਵਿਚ ਪੈ ਜਾਂਦੇ

ਚੰਗਾ ਵੱਡੇ ਭਾ ਮੈਂ ਕਰਦਾ ਵਾ

ਪਰ ਉਹ ਰਾਜੀ ਨਾ ਹੋਈ। ਸੁਹੇਲ ਬੱਸ ਚ ਬੈਠਣ ਆਲੇ ਦੁਆਲੇ ਹਰੇ ਭਰੇ ਖੇਤਾਂ ਦੇ ਵੱਲ ਵੇਖਣ ਲੱਗ ਗਿਆ, ਸੜਕਾਂ ਦੇ ਕਿਨਾਰੇ, ਪੱਲੋ ਪਲੀ ਦੇ ਨਾਲ, ਦਰੱਖਤ ਵੀ ਉਸ ਨੂੰ ਬੜੇ ਸੋਹਣੇ ਲੱਗੇ। ਸੁਹੇਲ ਦੇ ਪਾਪਾ ਦਾ ਸਕੂਲ ਪਿੰਡ ਤੋਂ ਅੱਗੇ ਦੇ ਕੋਲ ਇੱਕ ਕਿਲੋਮੀਟਰ ਹੀ ਸੀ। ਉਹਨੇ ਉੱਥੇ ਕੋਈ ਚੰਗਾ ਜਿਹਾ ਚਸ਼ਮਾ ਵੇਖਣਾ ਸੀ। ਪਰ ਉਹਨੇ ਸਕੂਲ ਦੇਖਣ ਦੇ ਚਾਅ ਚ ਸੁਨਹਿਰੇ ਸੁਨਹਿਰੇ ਚਾਹਵਾਂ ਨੂੰ ਮੋੜ ਦਿੱਤਾ। ਨਹੀਂ ਮੈਂ ਡਿੱਗਦਾ ਨਹੀਂ ਹਾਂ, ਕਿੰਨੀਆਂ ਸੋਹਣੀਆਂ ਮੱਛੀਆਂ ਹਨ। ਅਤੇ ਕਿੰਨੇ ਸੋਹਣੇ ਦਰੱਖਤ ਹਨ। ਹਾਂ, ਬਹੁਤ ਹੀ ਜਿਆਦਾ ਸੋਹਣੇ ਹਨ ਤੇ ਇਹ ਤੋਂ ਇਹ ਵੀ ਰਹਿ ਜਾਂਦੇ ਹਨ। ਉਸ ਨੇ ਪੁੱਛਿਆ ਕਿ ਬਾਹਰ ਵਲ ਚੁਕਾਉਂਦਿਆਂ ਕੀ ਵੇਖ ਸਕਦਾ ਹੈ।

ਜਿਵੇਂ ਗੱਲਾਂ ਕਰਦਿਆਂ ਹੀ ਸਕੂਲ ਆ ਗਿਆ ਤੇ ਫੇਰ ਵੱਡੇ ਸਾਰੇ ਸਕੂਲ ਨੂੰ ਦੇਖ ਕੇ ਹੈਰਾਨ ਹੋ ਗਿਆ। ਭਾਵੇ ਸਕੂਲ ਵਿਚ ਝੁੱਲੇ ਵਗੈਰਾ ਤਾਂ ਨਹੀਂ ਸੀ ਪਰ